Sorry ਮਾਤਾ ਗੁਜ਼ਰੀ ਜੀ ਦੇ ਨਾਲ then ਮਾਤਾ ਗੁਜ਼ਰੀ ਜੀ ਨੂੰ ਲੈ ਕੇ ਉਹਨਾਂ ਨੂੰ ਚਲੇ ਗਏ ਸਨ but ਮੁਸਲਮਾਨਾਂ ਨੇ ਕਿਆ ਹੈ, ਮਾਤਾ ਗੁਜ਼ਰੀ ਜੀ ਨੂੰ ਵੀ ਪਕੜ ਲਿਆ ਔਰ ਮਾਤਾ ਗੁਜ਼ਰੀ ਜੀ ਨੂੰ ਵੀ, ਅਹ ਸ਼ਹੀਦ ਕਰ ਦਿੱਤਾ ਤੇ ਉਹਨਾਂ ਦੇ ਜੋ ਜੋ ਛੋਟੇ ਸਾਹਿਬਜ਼ਾਦੇ ਸਨ ਉਹਨਾਂ ਨੂੰ ਵੀ ਜ਼ਿੰਦਾ ਕੰਧਾਂ ਵਿੱਚ ਚਿਣਵਾ ਦਿੱਤਾ ਸੀ ਇਸ ਤਰ੍ਹਾਂ ਫਿਰ ਗੁਰੂ ਜੀ ਦਾ ਸਾਰਾ ਪਰਿਵਾਰ ਮੁਗਲਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ ਔਰ ਗੁਰੂ ਜੀ ਨੇ ਜੋ ਹੈ ਗੁਰੂ ਜੀ ਨੇ ਅਹ ਇੱਕ ਮਸ਼ੀਹਾ ਬਣਕੇ ਜੋ ਹੈ,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

ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਕਿਰਨਪ੍ਰੀਤ ਕੌਰ ਹੈ, ਮੈਂ ਬਵਨਾੜੇ ਪਿੰਡ ਦੀ ਰਹਿਣ ਵਾਲੀ ਹਾਂ, ਮੈਂ ਅੱਜ ਜਪੁਜੀ ਸਾਹਿਬ ਜਪੁਜੀ ਸਾਹਿਬ ਏਕੰਕਾਰ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ, ਜਪੁ, ਆਦਿ ਸਚੁ ਜੁਗਾਦਿ ਸਚੁ, ਹੈ ਭੀ ਸਚੁ ਨਾਨਕ ਹੋਸੀ ਭੀ ਸਚੁ। ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ, ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ, ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ, ਸਹਸ ਸਿਆਣਪਾ ਲਖ ਹੋਹਿ ਤਾਂ ਇਕ ਨਾ ਚਲੈ ਨਾਲਿ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ, ਹੁਕਮਿ ਰਜਾਈ ਰਚਨਾ ਚਲਣਾ ਨਾਨਕ ਲਿਖਿਆ ਨਾਲਿ, ਹੁਕਮੀ ਹੋਵਨਿ ਆਕਾਰ ਹੁਕਮੁ ਨਾ ਕਹਿਆ ਜਾਈ, ਹੁਕਮੀ ਹੋਵਨਿ ਜੀਅ ਹੁਕਮਿ ਮਿਲ ਵਡਿਆਈ, ਹੁਕਮੀ ਉਤਮੁ ਲਿਖਿ ਦੁਖ ਸੁਖ ਪਾਈਅਹਿ, ਇਕਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਭਵਾਈਅਹਿ, ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ, ਨਾਨਕ ਹੁਕਮੈ ਜੇ ਬੁਝੈ ਤੇ ਹਉਮੈ ਕਹੈ ਨ ਕੋਇ, ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ, ਗਾਵੈ ਕੋ ਦਾਤਿ ਜਾਣੈ ਨੀਸਾਣੁ,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 ਕਥਨਾ ਕਥੀ ਨ ਆਵੈ ਤੋਟਿ, ਕਥਿ ਕਥਿ ਕਥੀ ਕੋਟੀ ਕੋਟਿ, ਦੇਦੇ ਲੈਦੇ ਥਕਿ ਪਾਹਿ, ਜੁਗਾ ਜੁਗੰਤਰਿ ਖਾਹੀ ਖਾਹਿ, ਹੁਕਮੀ ਹੁਕਮੁ ਚਲਾਏ ਰਾਹੁ, ਨਾਨਕ ਵਿਗਸੈ ਵੇਪਰਵਾਹੁ, ਸਾਚਾ ਸਾਹਿਬੁ ਸਾਚਾ ਨਾਇ ਭਾਖਿਆ ਭਾਉ ਅਪਾਰੁ, ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ, ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ, ਮੂੰਹ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ, ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ, ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ, ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ, ਥਾਪਿਆ ਨ ਜਾਇ ਕੀਤਾ ਨ ਹੋਇ, ਆਪੇ ਆਪਿ ਨਿਰੰਜਨੁ ਸੋਇ, ਜਿਨਿ ਸੇਵਿਆ ਤਿਨਿ ਪਾਇਆ ਮਾਨੁ, ਨਾਨਕ ਗਾਵੀਐ ਗੁਣੀ ਨਿਧਾਨੁ, ਗਾਵੀਐ ਸੁਣੀਐ ਮਨਿ ਰਖੀਐ ਭਾਉ, ਦੁਖੁ ਪਰ ਸੁਖੁ ਘਰਿ ਲੈ ਜਾਇ, ਗੁਰਮੁਖਿ ਨਾਦ ਗੁਰਮੁਖਿ ਵੇਦ ਗੁਰਮੁਖਿ ਰਹੇ ਸਮਾਈ, ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ, ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ, ਗੁਰ ਇਕ ਦੇਹਿ ਬੁਝਾਈ, ਸਭਨਾ ਜੀਆ ਕਾ ਇਕੁ ਦਾਤਾ ਸੋ ਕਿਉਂ ਵਿਸਰਿ ਨਾ ਜਾਈ, ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ, ਜੇਤੀ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ,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 ਜੇ ਜੁਗ ਚਾਰੇ ਆਰਜਾ ਹੋਰ ਨਵਾ ਖੰਡਾ ਵਿਚ ਜਾਣੀਐ ਨਾਲ ਚਲੈ ਸਭੁ ਕੋਇ, ਚੰਗਾ ਨਾਉ ਰਾਖੈ ਜਸੁ ਕੀਰਤਿ ਜਗਿ ਲੇਇ, ਜੇ ਤਿਸੁ ਨਦਰਿ ਨਾ ਆਵਈ ਤੇ ਵਾਤ ਨਾ ਪੁਛੈ ਕੇ, ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ, ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ, ਤੇਹਾ ਕੋਇ ਨ ਸੁਝਈ ਜੇ ਤਿਸੁ ਗੁਣੁ ਕੋਇ ਕਰੇ, ਸੁਣਿਐ ਸਿਧ ਪੀਰ ਸੁਰਿ ਨਾਥ, ਸੁਣਿਐ ਧਰਤਿ ਧਵਲ ਆਕਾਸ, ਸੁਣਿਐ ਦੀਪ ਲੋਅ ਪਾਤਾਲ, ਸੁਣਿਐ ਪੋਹਿ ਨ ਸਕੈ ਕਾਲੁ, ਨਾਨਕ ਭਗਤਾ ਸਦਾ ਵਿਗਾਸੁ, ਸੁਣਿਐ ਦੂਖ ਪਾਪ ਕਾ ਨਾਸੁ, ਸੁਣਿਐ ਈਸਰੁ ਬਰਮਾ ਇੰਦੁ, ਸੁਣਿਐ ਮੁਖਿ ਸਾਲਾਹਣ ਮੰਦੁ, ਸੁਣਿਐ ਜੋਗ ਜੁਗਤਿ ਤਨਿ ਭੇਦ, ਸੁਣਿਐ ਸਾਸਤ ਸਿਮ੍ਰਿਤਿ ਵੇਦ, ਨਾਨਕ ਭਗਤਾ ਸਦਾ ਵਿਗਾਸੁ, ਸੁਣਿਐ ਦੂਖ ਪਾਪ ਕਾ ਨਾਸੁ, ਸੁਣਿਐ ਸਤੁ ਸੰਤੋਖੁ ਗਿਆਨੁ, ਸੁਣਿਐ ਅਠਸਠਿ ਕਾ ਇਸਨਾਨੁ।

ਮੰਨੇ ਕੀ ਗਤਿ ਕਹੀ ਨਾ ਜਾਇ, ਜੇ ਕੋ ਕਹੈ ਪਿਛੈ ਪਛੁਤਾਇ, ਕਾਗਦਿ ਕਲਮ ਨ ਲਿਖਣਹਾਰੁ, ਮੰਨੇ ਕਾ ਬਹਿ ਕਰਨਿ ਵੀਚਾਰੁ, ਐਸਾ ਨਾਮੁ ਨਿਰੰਜਨੁ ਹੋਇ, ਜੇ ਕੋ ਮੰਨਿ ਜਾਣੈ ਮਨਿ ਕੋਇ। ਮੰਨ~ ਮੰਨੈ ਸੁਰਤਿ ਹੋਵੈ ਮਨਿ ਬੁਧਿ, ਮੰਨੈ ਸਗਲ ਕੀ ਭਵਣ ਕੀ ਸੁਧਿ, ਮੰਨੈ ਮੁਹਿ ਚੋਟਾ ਨਾ ਖਾਇ, ਮੰਨੈ ਜਮ ਕੈ ਸਾਥਿ ਨਾ ਜਾਇ ਐਸਾ ਨਾਮੁ ਨਿਰੰਜਨੁ ਹੋਇ, ਜੇ ਕੋ ਮੰਨਿ ਜਾਣੈ ਮਨਿ ਕੋਇ, ਜੇ ਕੋ ਮੰਨਿ ਜਾਣੈ ਮਨਿ ਕੋਇ, ਮਾਰਗਿ, ਮਾਰਗਿ ਠਾਕ ਨਾ ਪਾਇ, ਮੰਨੈ ਪਤਿ ਸਿਉ ਪਰਗਟੁ ਜਾਇ, ਮੰਨੈ ਮਗੁ ਨ ਚਲੈ ਪੰਥੁ, ਮੰਨੈ ਧਰਮ ਸੇਤੀ ਸਨਬੰਧੁ, ਐਸਾ ਨਾਮੁ ਨਿਰੰਜਨੁ ਹੋਇ, ਜੇ ਕੋ ਮੰਨਿ ਜਾਣੈ ਮਨਿ ਕੋਇ, ਮੰਨੈ ਪਾਵਹਿ ਮੋਖੁ ਦੁਆਰੁ, ਮੰਨੈ ਪਰਵਾਰੈ ਸਾਧਾਰੁ, ਮੰਨੈ ਤਰੈ ਤਾਰੇ ਗੁਰੁ ਸਿਖ, ਮੰਨੈ ਨਾਨਕ ਭਵਹਿ ਨਾ ਭਿਖ, ਐਸਾ ਨਾਮੁ ਨਿਰੰਜਨੁ ਹੋਇ, ਜੇ ਕੋ ਮੰਨਿ ਜਾਣੈ ਮਨਿ ਕੋਇ, ਪੰਚ ਪਰਵਾਣ ਪੰਚ ਪਰਧਾਨੁ, ਪੰਚੇ ਪਾਵਹਿ ਦਰਗਹਿ ਮਾਨੁ, ਪੰਚੇ ਸੋਹ ਦਰਿ ਰਾਜਾਨੁ, ਪੰਚਾ ਕਾ ਗੁਰੁ ਏਕੁ ਧਿਆਨੁ, ਜੇ ਕੋ ਕਹੈ ਕਰੈ ਵੀਚਾਰੁ, ਕਰਤੇ ਕੈ ਕਰ ਨਾਹੀ ਸੁਮਾਰੁ, ਧੌਲੁ ਧਰਮੁ ਦਇਆ ਕਾ ਪੂਤੁ, ਸੰਤੋਖੁ ਥਾਪਿ ਰਖਿਆ ਜਿਨਿ ਸੂਤਿ, ਜੇ ਕੋ ਬੁਝੈ ਹੋਵੈ ਸਚਿਆਰੁ, ਧਵਲ ਉਪਰਿ ਕੇਤੇ ਭਾਰੁ, ਧਰਤੀ ਹੋਰੁ ਪਰੈ ਹੋਰੁ ਹੋਰੁ, ਤਿਸ ਤੇ ਭਾਰੁ ਤਲੈ ਕਵਣੁ ਜੋਰੁ, ਜੀਅ ਜਾਤਿ ਰੰਗਾ ਕੇ ਨਾਵ, ਸਭਨਾ ਲਿਖਿਆ ਵੁੜੀ ਕਲਾਮ, ਏਹ ਲੇਖਾ ਲਿਖਿ ਜਾਣਨ ਕੋਇ, ਲੇਖਾ ਲਿਖਿਆ ਕੇਤਾ ਹੋਇ ਕੇਤੇ ਤਾਣੁ ਰੂਪੁ, ਕੇਤੀਆ ਦਾਤਿ ਜਾਣੈ ਕੌਣੁ ਕੂਤੁ, ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲਖ ਦਰੀਆਉ, ਕੁਦਰਤਿ ਕਵਣ ਕਹਾ ਵੀਚਾਰੁ, ਵਾਰਿਆ ਨ ਜਾਵਾ ਏਕ ਵਾਰ ਜੋ ਤੁਧੁ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤਿ ਨਿਰੰਕਾਰ, ਅਸੰਖ ਜਪ ਅਸੰਖ ਭਉ, ਅਸੰਖ ਪੂਜਾ ਅਸੰਖ ਤਪ ਤਾਉ,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 ਕੁਦਰਤਿ ਕਵਣ ਕਹਾ ਵੀਚਾਰੁ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧੁ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤਿ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮਖੋਰ, ਅਸੰਖ ਅਮਰ ਕਰਿ ਜਾਹਿ ਜੋਰ, ਅਸੰਖ ਗਲਵਢ ਹਤਿਆ ਕਮਾਹਿ, ਅਸੰਖ ਪਾਪੀ ਪਾਪੁ ਕਰਿ ਜਾਹਿ, ਅਸੰਖ ਕੂੜਿਆਰ ਕੂੜਾ ਫਿਰਾਹਿ, ਅਸੰਖ ਮਲੇਛ ਮਲੁ ਭਖਿ ਖਾਹਿ, ਅਸੰਖ ਨਿੰਦਕ, ਨਿੰਦਕ ਸਿਰਿ ਕਰ ਭਾਰੁ, ਨਾਨਕੁ ਨੀਚੁ ਕਹੈ ਵੀਚਾਰੁ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧੁ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤਿ ਨਿਰੰਕਾਰ,

ਅਖਰਾ ਸਿਰਿ ਸੰਜੋਗੁ ਵਖਾਣਿ, ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ, ਜਿਵ ਫੁਰਮਾਏ ਤਿਵ ਤਿਵ ਪਾਹਿ, ਜੇਤਾ ਕੀਤਾ ਤੇਤਾ ਨਾਉ, ਵਿਣੁ ਨਾਵੈ ਨਾਹੀ ਕੋ ਥਾਉ, ਕੁਦਰਤਿ ਕਵਣ ਕਹਾ ਵੀਚਾਰੁ, ਵਾਰਿਆ ਨ ਜਾਵਾ ਏਕ ਵਾਰ, ਜੋ ਤੁਧੁ ਭਾਵੈ ਸਾਈ ਭਲੀ ਕਾਰ ਸਲਾਮਤਿ ਨਿਰੰਕਾਰ, ਭਰੀਐ ਹਥੁ ਪੈਰੁ ਤਨੁ ਦੇਹ, ਪਾਣੀ ਧੋਤੈ ਉਤਰਸੁ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 ਆਪੇ ਬੀਜਿ ਆਪੇ ਹੀ ਖਾਹੁ, ਨਾਨਕ ਹੁਕਮੀ ਆਵਾ ਜਾਹੁ, ਤੀਰਥੁ ਤਪੁ ਦਇਆ ਦਤੁ ਦਾਨੁ, ਜੇ ਕੋ ਪਵੈ ਤਿਲ ਕਾ ਮਾਨੁ, ਸੁਣਿਆ ਮੰਨਿਆ ਮਨਿ ਕੀਤਾ ਭਾਉ, ਅੰਤਰਗਤ ਤੀਰਥਿ ਮਲਿ ਨਾਉ,

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ, ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ, ਵੇਲ ਨ ਪਾਇਓ ਪੰਡਤ ਜੇ ਹੋਵੈ ਲੇਖੁ ਪੁਰਾਣੁ, ਵਖਤੁ ਨ ਪਾਇਓ ਕਾਦੀਆ ਜੇ

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ, ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ, ਸਹਸ ਅਠਾਰਹ ਕਹਨਿ ਕਤੇਬਾ ਇਕੁ ਧਾਤੁ, ਲੇਖਾ ਹੋਇ ਤੇ ਲਿਖੀਐ ਲੇਖੈ ਹੋਇ ਵਿਣਾਸੁ,

ਕੀੜੀ ਤੁਲਿ ਨਾ ਹੋਵਨੀ ਜੇ ਤਿਸੁ ਮਨਹ ਨਾ ਵੀਸਰਹ। ਨਾ ਸਿਫਤੀ ਕਹਣ ਨਾ ਅੰਤੁ, ਅੰਤੁ ਨ ਕਰਣ ਦੇਣਿ ਨਾ ਅੰਤੁ, ਅੰਤੁ ਨਾ ਵੇਖਣਿ ਸੁਣਣਿ ਨਾ ਅੰਤੁ, ਅੰਤੁ ਨਾ ਜਾਪੈ ਕਿਆ ਮਨਿ ਮੰਤੁ,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

ਹਾਂ ਜੀ ਵਧੀਆ ਆਉਣ ਵੀ ਠੀਕ ਠਾਕ ਹੋਰ ਕੀ ਕਰਦੇ ਕੁਝ ਨਹੀਂ ਬੱਸ ਬੈਠੇ ਸੀ ਪਲਾਂ ਬਣਾ ਰਹੇ ਸੀ ਕੀਤੇ ਘੁੰਮਣ ਜਾਣ ਦਾ

ਮੈ ਵੀ ਨਾ ਅੱਜ ਕਲ ਦੇਖਿਆ ਇੱਕ ਨਾ ਨਾਵਾਂ ਹੀ channel ਚੱਲਿਆ travel news ਕਰਕੇ ਓਥੇ ਬੜੀ ਮੱਤਲਬ ਅਗਰ ਤੁਸੀ travel ਕਰਨਾ ਹੈ ਤੁਹਾਨੂੰ ਕਿਹੜੀ ਕਿਹੜੀ ਜਗਾ ਵਧੀਆ explore ਓਹਦੇ ਵਿਚ ਦਸਦੇ ਬੜੇ ਵਧੀਆ ਤਰੀਕੇ ਨਾਲ

ਹਾਂ ਜੀ ਹਾਂ ਜੀ ਮੈਂ online check ਕੀਤਾ ਸੀ ਉੱਥੇ ਜਿੱਦਾਂ ਤੁਸੀਂ ਹੁਣ ਕ੍ਰਿਸਮਸ ਆਉਂਦਾ ਹੈ ਜਾਂ ਨਵਾਂ ਸਾਲ ਆਉਂਦਾ ਹੈ ਨਾ ਕਿਤੇ weekend ਤੇ ਛੁੱਟੀਆਂ ਵੀ ਮਿਲਦੀਆਂ ਨੇ ਤੇ ਆਪਾ ਜਾ ਸ਼ਕਦੇ ਆ ਤੁਹਾਨੂੰ ਕਿੰਨੇ bugget ਦੇ ਵਿੱਚ ਕਿੰਨਾ ਜਾਣਾ ਚਾਹਿਦਾ ਕਿੱਥੇ ਜਾਣਾ ਚਾਹਿਦਾ ਉਹਦੇ ਬਾਰੇ ਸਾਰੀ detail ਵਿੱਚ ਦੱਸਦੇ ਨੇ ਉਹ

ਧਿਆਨ ਰਹੇ ਇਹਦਾ ਵੀ ਹਮ christmas ਤੇ ਨਾਵੇਂ ਸਾਲ ਉੱਤੇ offer ਵੀ ਚੱਲਦੇ ਨੇ ਨਾ

ਫੇਰ ਖਰੀਦਾਰੀ ਵੀ ਕਰਨ ਵਾਸਤੇ ਬੜੇ discount ਲੱਗੇ ਹੁੰਦੇ ਆ ਉਹੋ ਪੂਰਾ ਦੱਸ ਦਿੰਦੇ ਵੀ ਕਿਹੜੇ mall ਦੇ ਵਿੱਚ ਕਿੱਦਾਂ ਕੀ ਹੈ

ਹਮ ਹਮ ਹਮ ਹਾਂ ਬਿੱਲਕੁਲ ਰਾਜਸਥਾਨ ਬਹੁਤ ਅੱਛਾ ਹੈਗਾ ਉੱਥੇ ਵੀ ਜਿੱਦਾਂ ਪੁਸ਼ਕਰ ਹੈਗਾ ਨਾ ਪੁਸਕਰ ਦੇ ਵਿੱਚ ਦੇ ਵਿੱਚ ਵੀ ਬੜੀਆਂ ਓਹਨਾ ਦੀਆ ਆ ਰੀਤੀ ਰਿਵਾਜ ਦੇ ਨਾਲ ਬਾਜ਼ਾਰ ਬਹੁਤ ਜਿਆਦਾ ਆ ਉੱਥੇ ਅੱਛਾ ਉੱਥੇ ਤਾਂ ਮਤਲਬ dressing ਮਤਲਬ ਡਰੈੱਸਾਂ ਵੀ ਬਹੁਤ ਸੋਹਣਿਆ ਸੋਹਣਿਆ ਹੈ ਨਾ

dresses ਲਹਿੰਗਾ ਉੱਥੇ ਜਿੱਦਾਂ ਕਹਿਲੋ ਬੰਧਨਿ ਦੇ ਨਾ ਆਉਂਦੇ ਘੱਗਰੇ ਜੇ type ਕੁੱਜ ਆਉਂਦੇ ਨੇ ਬਹੁਤ ਸੋਹਣੇ ਨੇਗੇ ਉਹ

ਹਮ

ਤੇ ਓਥੇ ਮੰਦਿਰ ਵਗੈਰਾ ਵੀ ਜਿੱਦਾਂ ਊਂਠਾਂ ਦਾ ਵੀ ਮੇਲਾ ਲੱਗਦਾ ਉੱਥੇ ਬਹੁਤ ਜਾਦਾ ਹਾਂ ਊਂਠਾਂ ਦਾ ਨਾ ਪ੍ਰਸਿੱਧ ਮੇਲਾ ਕਹਿੰਦੇ ਵਿਸ਼ਵ ਪ੍ਰਸਿੱਧ ਊਂਠ ਮੇਲਾ ਉੱਥੇ ਹੀ ਲੱਗਦਾ ਆ ਆ ਅਸੀ ਘੱਟ ਮਤਲਬ ਘੱਟ bugget ਵਿੱਚ ਜਾ ਸਕਦੇ ਹਾਂ ਹੈ ਨਾ

ਅਲੱਗ ਜਿਵੇ ਓਥੇ ਰੇ ਰੇਤ ਦਾ ਓਥੇ ਜਿਹੜੇ ਹੁੰਦੇ ਨਾ ਰੇਤ ਦੇ ਬਹੁਤ ਵੱਡੇ ਵੱਡੇ ਟਹਿਲ ਵੀ ਬਣੇ ਹੋਏ ਨੇ

ਹਮ ਤੇ ਉਹ ਜਿੱਦਾਂ starting ਦੇ ਕਹਿਲੋ ਉੱਥੇ ਜਿਹੜੇ ਛੋਟੀ ਦੇ ਜਿਹੜੇ hotel ਵੀ ਨੇ ਬਹੁਤ ਜਿਆਦਾ ਵਦਯਾ ਵੇਖਣ ਨੂੰ ਵੀ ਤੇ ਘੁੰਮਣ ਲਈ ਵੀ ਬਹੁਤ ਵਧੀਆ ਵਧੀਆ ਨੇ

ਸਿੱਕਮ ਵੀ ਮਾਂ ਸੁਣਾਇਆ ਅੱਛਾ ਹੈਗਾ

ਸਿੱਕਮ ਸਿੱਕਮ

ਉਹ ਵੀ ਮਤਲਬ ਕਿੱਧਰ ਰਾਜਸਥਾਨ ਵਿੱਚ ਹੀ ਹੈ? ਹਾਂ ਰਾਜਸਥਾਨ ਚ ਨਹੀਂਸਿਕਕਿੱਮ ਤਾ ਅਲੱਗ ਆ ਰਾਜਸਥਾਨ ਦੇ ਰਾਜ ਘਰਿਆ ਮਾਰਗ ਦੇ ਕੋਲ ਪੈਂਦਾ ਜਿੱਦਾਂ ਗੋਆ ਕੇਰਲ ਬੇਂਗਵਾਤ੍ਰਾ ਇਹ ਮਤਲੱਬ ਦੂਰ ਦੂਰ ਦੇ ਅਲੱਗ ਅਲੱਗ ਨੇਗੇ ਜਿਹਨਾਂ ਚ ਪਹਾੜੀ ਰਾਜਿਆਂ ਅਤੀਤ ਆ। ਅਲਪਾਇਨ ਜੰਗਲ ਵਗੈਰਾ ਬਰਫ਼ ਨਾਲ ਢਕੇ ਹੁਣ ਦੇ ਅਲੱਗ ਅਲੱਗ ਮਿਲਦੇ ਆ ਇਹਦੀਆਂ ਚੱਟਾਨਾਂ ਵੀ ਨੇ ਜਿਹੜੀਆਂ ਓਹਨਾ ਦੀਆ ਬਣਤਰ ਵੀ ਬੜੀ ਸ਼ਾਨਦਾਰ ਹੈਗੀ ਆ। ਮਤਲਬ ਜੇਕਰ ਤੁਸੀ ਕਹਿਲੋ ਪਤਝੜ ਚ ਯਾ ਸਾਲ ਦੇ ਅੰਤ ਚ ਸਰਦੀਆਂ ਛੁੱਟੀਆਂ ਚ ਜਾਣਾ ਤਾ ਤੁਹਾਨੂੰ ਸਸਤਾ ਸਸਤਾ ਖਾਣਾ ਤੇ ਸੌਦਾ ਮਿਲਜੇ ਗਾ ।

ਗਾਓਂ ਵੀ ਮੈ ਸੁਣਾਇਆ ਓਥੇ ਗਾਓਂ ਵੀ ਛੋਟੇ ਛੋਟੇ ਗਾਓ ਬੜੇ ਛੋਟੇ ਛੋਟੇ ਹਾਂ ਜੀ ਹਾਂ ਜੀ ਛੋਟੇ ਛੋਟੇ ਗਾਓਂ ਬਣੇ ਹੋਏ ਨੇ ਉੱਥੇ

ਅੱਛਾ ਹਿਮਾਚਲ ਦੀ . ਹਾਂ ਸ਼ਿਮਲਾ ਕੁੱਲੂ ਮਨਾਲੀ ਕੁਰਦ ਹੈਗੇ ਇੰਦਰ ਲਈ side ਹੀ ਪੈ ਜਾਂਦੇ ਨੇ ਜਿਹੜੇ ਇਹਦੇ ਪਿੰਡ ਵਗੈਰਾ ਨੇ ਜਿੱਦਾਂ ਬਰਫ਼ ਨਾਲ ਢਕੇ ਹੋਏ ਪਹਾੜ ਤੇ ਛੋਟੇ ਛੋਟੇ ਗਾਓ ਬਣੇ ਹੋਏ ਨੇ।

ਛੋਟੇ ਲੱਕੜੀ ਦੇ ਘਰ ਬਣੇ ਆ ਤੇ ਜਿਹੜੇ ਇੱਥੋਂ ਦੇ ਮਤਲਬ ਕਿ ਤੇ ਬਰਫ ਨਾਲ ਢਕਿਆ ਹੋਇਆ totally ਸਾਰਾ ਤੇ ਪਹਾੜੀਆਂ ਨਦੀਆਂ ਬਹੁਤ ਸੁੰਦਰ ਸੁੰਦਰ ਜਗਾ ਨੇ ਦੇਖਣ ਨੂੰ । ਮਤਲਬ ਠੰਡਾ ਹੈ ਠੰਡਾ ਬਾਲਾ ਹੈਗਾ ਠੰਡਾਂ ਮਤਲਬ ਬਰਫ਼ ਨਾਲ ਢਕਿਆ ਹੋਇਆ

ਉਧਰ hotel ਮਤਲਬ ਘੱਟ ਖਰਚੇ ਚ ਸਤੋਕ ਹੋਮ ਜਿਹੜਾ ਹੈ ਉਹ ਵੀ ਬਰਫ ਨਾਲ ਹੀ ਢਕਿਆ ਹੋਇਆ ਹੈ

ਤੇ ਇਧਰ ਮਤਲਬ ਕਿ ਤੁਹਾਨੂੰ ਤੁਹਾਡੇ budget ਦੇ hotel ਮਿਲ ਜਾਣਗੇ ਨਾ ਕਿ ਜਿਆਦਾ ਮਹਿੰਗੇ ਜਿਹਨਾਂ ਮਤਲਬ ਤੁਸੀ ਦੋ ਤਿੰਨ ਦਿਨ ਵਾਸਤੇ ਅਗਰ ਰਹਿਣਾ ਚਾਹੋ family trip ਕਰਨਾ ਚਾਹੋ ਤੇ ਤੁਸੀ ਉੱਥੇ ਜਾ ਸਕਦੇ ਹੋ। ਉੱਥੇ ਸਸਤੀ coffee ਵੀ ਮਿਲਦੀ ਹੈ ਕਹਿੰਦੇ ਸਭ ਤੋਂ ਸਸਤੀ coffee ਵੀ ਉੱਥੇ ਹੀ ਮਿਲਦੀ ਹੈ ਹਿਮਾਚਲ ਦੇ ਵਿੱਚ ਹਿਮਾਚਲ ਦਾ ਭੋਜਨ ਸਭ ਤੋ ਜਿਆਦਾ ਭੋਜਨ ਲਈ ਪ੍ਰਸਿੱਧ ਹੈਗਾ ਵਾ। ਹਾਂ ਘੱਟ ਕੀਮਤਾਂ ਤੇ ਤੇ ਆਪਣੇ ਖਰਚੇ ਤੇ ਵਦਯਾ ਮਤਲਬ ਤੁਸੀਂ ਘਟਾ ਸਕਦੇ ਹੋ ਅਗਰ ਉੱਥੇ ਅਗਰ ਘੱਟ ਵੀ ਖਰਚੇ ਤੇ ਲੈਣਾ ਹੋਵੇ ਤੁਸੀ hotel ਤੇ ਪੋਂਡੇਚੇਰੀ ਵੀ ਜਿੱਦਾਂ ਹੈ ਪਾਂਡੀਚਰੀ ਹੈ ਐਨ ਹੈ ਜਿਹੜੀ। ਓਹਨੂੰ ਵੀ ਪੈਂਦੀ ਪਾਂਡੀਚਰੀ ਵੱਜੋ ਜਾਣਿਆ ਜਾਂਦਾ ਅਏ ਭਾਰਤ ਦੇ ਦੱਖਣ ਪੂਰਵ ਤੱਟ ਤੇ ਲੁਕਿਆ ਹੋਇਆ ਤੇ ਬਹੁਤ ਪਵਿੱਤਰਤਾ ਤੇ ਸ਼ਾਂਤੀ ਦੀ ਤਲਾਸ਼ ਕਰ ਰਿਹਾ ਹੋਵੇ ਤਾ ਲੋਕ ਉੱਥੇ ਬੰਦੇ ਮਤਲਬ ਜਾਂਦੇ ਨੇ mostly.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 ਹਮ ਤੇ ਇਹ ਵੀ ਕਹਿ ਲੋ ਬਹੁਤ ਮਤਲਬ ਸੈਲਾਨੀਆਂ ਲਈ ਆਕਰਸ਼ਿਤ ਦੇ ਜਗਾ ਵਾ ਘੁੰਮਣ ਵਾਸਤੇ। ਹਮ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

ਹਾਂ ਕੈਨੇਡਾ ਵੀ ਜਦੋਂ ਤੁਸੀਂ ਜਿੱਦਾਂ tourist ਵੀਸਾ ਕਈ ਜਾਂਦੇ ਨੇ ਨਿਊਜ਼ New year ਤੇ ਹੋਗਿਆ ਤੇ ਓਥੇ ਵੀ ਕਹਿੰਦੇ ਜਿਵੇ New year ਉੱਤੇ christmas ਤੇ ਪੰਜਾਹ ਫੁੱਟ ਉੱਚਾ christmas tree ਬਣਾਇਆ ਜਾਂਦਾ ਜਿਹਦੇ ਸਿਰ ਉੱਪਰ ਇਕ ਤਾਰਾ ਲੱਗਿਆ ਜਾਂਦਾ।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

ਹਮ ਤੇ christmas market ਵੀ ਆ ਉੱਥੇ ਜਿੱਥੇ ਕਿ ਮਤਲਬ special christmas ਦੇ releated ਹਰ ਇਕ ਤਰਾਂ ਦੀ items Santa claus ਬਣੇ ਆ ਤੇ ਆ trees ਬਹੁਤ ਸਾਰੇ ਮਿਲਦੇ ਨੇ ਮੈਂ ਸੁਣਿਆ ਦੱਬ ਡਬਲਿਨ ਆਇਰਲੈਂਡ ਓਧਰ ਦਾ ਵੀ

ਜਿੱਦਾਂ ਨਿਊ ਯਾਰ੍ਕ ਨਿਊ ਯਾਰ੍ਕ ਤੋਂ ਲੰਡਨ ਤੱਕ ਕਹਿੰਦੇ Christmas ਤੇ ਜਾਦੂਈ ਤੇ ਬੜੇ ਵਧੀਆ ਕਹਿ ਲੋ ਸ਼ਾਂਤੀ ਆਲਾ ਪ੍ਰਤੀਕ ਜਿਵੇ ਦੇਖਣ ਨੂੰ ਮਿਲਦਾ ਆ।

ਤਾ ਕਰਕੇ ਓਥੇ ਇਹਨੂੰ ਜ਼ਿਆਦਾ importance ਦਿਤੀ ਜਾਂਦੀ ਆ ਲੰਡਨ ਦੇ ਵਿੱਚ ਵੀ ਖਾਸ ਤੋਰ ਤੇ ਛੁੱਟੀਆਂ ਹੁੰਦੀਆਂ ਨੇ christmas ਦੀਆਂ ਤੇ ਪਹਿਲਾਂ'ਟੋਹ ਹੀ ਬਾਜ਼ਾਰਾਂ ਦੇ ਵਿੱਚ ਰੌਣਕ ਦੇਖਣ ਨੂੰ ਮਿਲ ਜਾਂਦੀਆਂ ਹੰਜੀ ਹੰਜੀ ਤੇ ਬਹੁਤ ਸਾਰੇ ਨੇ ਜੋ ਆਪਣੀ।

ਬਹੁਤ ਸਾਰੇ ਨੇ ਜੋ ਆਪਣੀ ਕਹਿਲੋ New Year ਤੇ christmas ਤੇ ਹੀ International trip ਕਰਦੇ ਨੇ ਤੇ travel ਕਰਦੇ ਨੇ ਤਾਹਿ ਇਹਨਾਂ ਨੇ ਓਹੋ channel ਤਦ ਹੀ ਚਲਾਇਆ ਤਾ ਕਿ ਸਭ ਨੂੰ Knowledge ਮਿਲ ਸਕੇ ਅਗਰ ਕਿਸ਼ਨੇ ਨੇ Travel ਕਰਨਾ ਹੋਵੇ ਇਕ Germany Germany ਚ ਵੀ christmas ਹੀ ਜਾਦਾ ਮੰਨਦੇ ਆ।

ਜਿੰਦਾ ਹੁਣ ਨਿਊ ਯਾਰਕ ਸਿਟੀ ਦਾ ਓ ਹਰ ਇੱਕ

ਹਾਂ ਜੀ।

ਡਬਲਿਨ ਆਇਰਲੈਂਡ ਦੇ ਵਿੱਚ ਵੀ ਜਿੱਦਾਂ architecture ਕਹਾਣੀਆਂ ਤੇ

ਵੀ ਬਹੁਤ ਮਤਲਬ ਬਹੁਤ ਸੋਹਣੇ ਸੋਹਣੇ ਬਣੇ ਹੋਏ ਆ ਚਰਚਾਂ. ਹਾਂ ਬਿਲਕੁਲ ਚਰਚ ਵੀ ਹੈ ਚਰਚਾਂ ਵੀ ਬਹੁਤ ਸੋਹਣਿਆ ਬਣਿਆ ਹੋਈਆਂ ਨੇ ਤੇ ਦੇਖਣ ਵਾਲੀ ਹੁੰਦੀਹੈ ਚਰਚ ਤਾਂ ਹਾਂ ਜੀ ਹਮ ਤੇ ਨੀਦਰਲੈਂਡ ਹੈਗਾ ਜੀਦਾ ਏੱਸੇਲ ਵਰਲਡ ਦੇ ਵਿੱਚ ਹੈਗਾ ਨੀਦਰਲੈਂਡ ਉੱਥੇ ਜਸ਼ਨ ਪਾਰਟੀਆਂ ਜਿੱਦਾਂ ਜਨਮਦਿਨ ਪਾਰਟੀਆਂ ਲਈ ਸਭ ਤੋਂ ਜਿਆਦਾ famous ਹੈ। ਪਰੰਪਰਕਗਤ ਕਹਿ ਲੋ ਜਸ਼ਨ ਵਿੱਚ main ਓਹਨਾ ਦਾ ਹੈਗਾ ਮਤਲਬ ਜੋ ਪੁਰਾਣੇ ਨਾਲ ਮਨਾਉਣਾ ਉਹ ਸਭ ਤੋਂ ਜਾਂਦਾ ਨੀਦਰਲੈਂਡ ਦੇ ਵਿਚ

ਹਾਂ ਜੀ ਹਾਂ ਜੀ ਤੇ ਚਾਰ ਸੌ ਸਾਲ ਪਹਿਲਾਂ ਨੀਦਰਲੈਂਡ ਨੂੰ ਸਥਾਪਿਤ ਕੀਤਾ ਗਿਆ ਸੀਗਾ ਚਾਰ ਸੋ ਸਾਲ ਪਹਿਲਾ ਸਥਾਪਿਤ ਕੀਤਾ ਗਿਆ ਸੀ ਨੀਦਰਲੈਂਡ ਨੂੰ ਤੇ ਇਹਦੇ ਵਿੱਚ ਮਤਲਬ ਕਿ ਕਹਿਲੋ ਆ ਜਿਹੜੇ ਕਿ ਪੁਰਾਣੀਆਂ ਚੀਜ਼ ਨੂੰ ਹੀ prefer ਕੀਤਾ।

ਹਾਂ ਬਿਲਕੁਲ

ਤੇ ਇਹਦੇ ਤੇ New Year ਤੇ

ਹਾਂ ਜੀ ਹਾਂ ਜੀ

ਕਰ ਹੀ ਲਵਾਂਗੇ plan ਹੈ ਨਾ ਪੁਸ਼ਕਰ ਰਾਜਸਥਾਨ ਜਾ ਹੀ ਆਵਾਂਗੇ

okay ਉਸ ਦਿਨ ਮੇਰੀ ਜਾਗ ਸਵੇਰੇ ਪੰਜ ਵਜੇ ਖੁੱਲ੍ਹ ਗਈ, ਮੇਰਾ ਜੀਅ ਨਹੀਂ ਸੀ ਕਰਦਾ ਬਿਸਤਰੇ ਵਿੱਚੋਂ ਬਾਹਰ ਨਿਕਲਣ 'ਤੇ, ਪਰ ਹਮੇਸ਼ਾਂ ਵਾਂਗ ਸਵੇਰੇ ਛੇ ਵਜੇ ਮੇਰਾ ਸਟੇਸ਼ਨ ਉੱਤੇ ਪਹੁੰਚਣਾ ਬਹੁਤ ਜ਼ਰੂਰੀ ਸੀ ਉਸ ਵੇਲੇ ਹੀ ਪਹੁੰਚਦੀ ਹੈ ਨਾ ਕਾਲਕਾ-ਮੇਲ ਸਟੇਸ਼ਨ ਉੱਤੇ। ਮੈਂ ਅਤੇ ਮੇਰੇ ਵਰਗੇ ਹੋਰ ਉੱਥੇ ਨਾ ਹੋਣ ਤਾਂ ਕਿੰਨੀ ਤਕਲੀਫ਼ ਹੋਵੇ, ਸਵਾਰੀਆਂ ਨੂੰ ਅੱਜ ਮੈਂ ਉੱਠ ਕੇ ਬੈਠ ਗਿਆ ਪਰ ਮੰਜੀ ਤੋਂ ਪੈਰ ਥੱਲੇ ਰੱਖਣ ਦੀ ਬਜਾਏ ਮੈਂ ਰਜਾਈ ਚੰਗੀ ਤਰ੍ਹਾਂ ਆਪਣੇ ਚਾਰੇ ਪਾਸੇ ਲਪੇਟ ਲਈ, ਕਿੰਨੀ ਠੰਢ ਪੈ ਰਹੀ ਸੀ, ਪਿਛਲੇ ਦੋ ਸਾਤਿਆਂ ਤੋਂ। ਸਵੇਰ ਤੋਂ ਸ਼ਾਮ ਤੀਕ ਧੁੰਦ ਈ ਛਾਈ ਰਹਿੰਦੀ ਸੀ ਚਾਰੇ ਪਾਸੇ, ਕਈਆਂ ਦਿਨਾਂ ਤੋਂ ਸੂਰਜ ਨਹੀਂ ਸੀ ਨਿਕਲਿਆ ਪਰ ਠੰਢ ਦਾ ਵੀ ਆਪਣਾ ਹੀ ਇੱਕ ਸਵਾਦ ਹੁੰਦਾ ਹੈ, ਜਿੰਨੀ ਜ਼ਿਆਦਾ ਕੰਬਣੀ ਛਿੜਦੀ ਐ, ਓਨਾ ਹੀ ਜ਼ਿਆਦਾ ਨਿੱਘ ਆਉਂਦਾ ਹੈ। ਚੰਗਾ ਚੱਕਰ ਐ ਇਹ ਵੀ, ਜੀਵਨ ਦੇ ਚੱਕਰ ਦੀ ਤਾਂ ਗੱਲ ਹੀ ਭਲਾ ਕੀ ਕਰਨੀ ਹੋਈ। ਇਹ ਤਾਂ ਰਿਕਸ਼ੇ ਦੇ ਪਹੀਏ ਵਾਂਗੂ ਘੁੰਮਦਾ ਹੀ ਰਹਿੰਦਾ ਹੈ, ਪਹੀਏ ਦਾ ਖ਼ਿਆਲ ਆਇਆ ਤਾਂ ਤਬੀਅਤ ਖ਼ੁਸ਼ ਹੋ ਗਈ ਪਹੀਆ ਚੱਲਦਾ ਹੀ ਰਵੇ ਤਾਂ ਚੰਗਾ ਲੱਗਦਾ ਹੈ। ਭਾਵੇਂ ਰਿਕਸ਼ੇ ਦਾ ਹੋਵੇ, ਭਾਵੇਂ ਜ਼ਿੰਦਗੀ ਦਾ ਉੱਠ ਭਲੀਏ ਲੋਕੇ, ਚਾਹ ਬਣਾ ਮੈਂ ਲਾਗਲੀ ਮੰਜੀ ਉੱਤੇ ਸੁੱਤੀ ਹੋਈ ਤਾਰੋ ਨੂੰ ਅਵਾਜ਼ ਦਿੱਤੀ ਤੂੰ ਉੱਠ ਕੇ ਮੂੰਹ-ਹੱਥ ਤਾਂ ਧੋ ਲੈ, ਪਹਿਲਾਂ ਹੀ ਚਾਹ ਦੀ ਲੱਗ ਗਈ ਹੈ। ਉਸ ਨੇ ਰਜਾਈ ਵਿਚੋਂ ਮੂੰਹ ਬਾਹਰ ਕੱਢੇ ਬਗ਼ੈਰ ਹੀ ਜਵਾਬ ਦੇ ਦਿੱਤਾ ਅੱਜ ਮੈਂ ਬੈੱਡ-ਟੀ ਪੀਣੀ ਹੈ, ਇਹ ਗੱਲ ਕਹਿੰਦੇ ਹੋਏ ਮੇਰੇ ਬੁੱਲ੍ਹਾਂ ਉੱਤੇ ਮੁਸਕਣੀ ਫੈਲ ਗਈ ਉਹ ਕੀ ਹੁੰਦੀ ਐ? ਉਸ ਦੀ ਅਵਾਜ਼ ਤੋਂ ਪਤਾ ਲੱਗਾ ਕਿ ਉਸ ਨੇ ਰਜਾਈ ਵਿੱਚੋਂ ਮੂੰਹ ਬਾਹਰ ਕੱਢ ਲਿਆ ਸੀ, ਭਲੀਏ ਲੋਕੇ, ਜਿਹੜੀ ਚਾਹ ਵੱਡੇ ਲੋਕ ਬਿਸਤਰਾ ਛੱਡਣ ਤੋਂ ਪਹਿਲਾਂ ਪੀਂਦੇ ਆ ਉਹ ਹੁੰਦੀ ਐ, ਬੈੱਡ-ਟੀ ਚੱਲ ਉੱਠ, ਅੱਜ ਸਾਨੂੰ ਵੀ ਪਿਆ ਦੇ ਬੈੱਡ-ਟੀ। ਮੈਂ ਫਿਰ ਨਿੱਸਲ ਹੋ ਗਿਆ ਤੂੰ ਕੋਈ ਵੱਡਾ ਲੋਕ ਐਂ? ਉਹ ਸ਼ਾਇਦ ਮੁਸਕਰਾ ਰਹੀ ਸੀ ਉਸ ਵੇਲੇ ਚੱਲ ਵੱਡਾ ਲੋਕ ਨਾ ਸਹੀ, ਪਰ ਵੱਡੇ ਲੋਕਾਂ ਨਾਲ ਵਾਹ ਤਾਂ ਪੈਂਦਾ ਏ ਨਾ ਮੇਰਾ ਨਾਲੇ ਇੱਕ ਗੱਲ ਹੋਰ ਵੀ ਅੱਜ ਖ਼ਾਸ। ਮੈਂ ਉਹਦੀ ਮੰਜੀ ਵੱਲ ਪਾਸਾ ਮੋੜ ਲਿਆ ਕੀ ਗੱਲ ਐ ਖ਼ਾਸ ਐਹੋ-ਜਿਹੀ? ਉਹ ਸੱਚੀਂ-ਮੁੱਚੀਂ ਕਾਹਲੀ ਪੈ ਗਈ ਸੀ, ਸੁਣਨ ਵਾਸਤੇ ਅੱਜ ਨਵਾਂ ਸਾਲ ਚੜ੍ਹਿਆ ਭਲੀਏ ਲੋਕੇ, ਮੈਂ ਆਪਣੇ ਦਿਲ ਦੀ ਗੁੱਝੀ ਗੱਲ ਉਸ ਨੂੰ ਦੱਸ ਈ ਦਿੱਤੀ। ਇਹ ਭਲਾ ਕੀ ਖ਼ਾਸ ਗੱਲ ਹੋਈ, ਨਵਾਂ ਸਾਲ ਤਾਂ ਪਿਛਲੇ ਸਾਲ ਵੀ ਚੜਿਆ ਸੀ ਉਸ ਨੇ ਪਰੇ ਕੰਧ ਵੱਲ ਨੂੰ ਪਾਸਾ ਮੋੜ ਲਿਆ, ਕਿੰਨੀ ਕਮਲੀ ਐ ਤਾਰੋ ਵੀ ਮੈਂ ਸੋਚਿਆ। ਇਹ ਗੱਲ ਮੈਂ ਉਦੋਂ ਵੀ ਸੋਚ ਰਿਹਾ ਸੀ, ਜਦੋਂ ਧੁੰਦ ਨੂੰ ਚੀਰਦਾ ਹੋਇਆ ਮੈਂ ਸਟੇਸ਼ਨ ਵੱਲ ਨੂੰ ਜਾ ਰਿਹਾ ਸੀ, ਠੰਢ ਜਿੰਨੀ ਜ਼ਿਆਦਾ ਸੀ ਓਨਾ ਹੀ ਮੈਂ ਕੰਬ ਰਿਹਾ ਸੀ, ਜਿੰਨਾ ਮੈਂ ਕੰਬ ਰਿਹਾ ਸੀ ਓਨਾ ਹੀ ਜ਼ਿਆਦਾ ਮੈਂ ਨਿੱਘ ਮਹਿਸੂਸ ਕਰ ਰਿਹਾ ਸਾਂ। ਅਤੇ ਜਿੰਨਾ ਮੈਂ ਨਿੱਘ ਮਹਿਸੂਸ ਕਰ ਰਿਹਾ ਸਾਂ, ਓਨੀ ਹੀ ਤੇਜ਼ੀ ਨਾਲ ਮੈਂ ਰਿਕਸ਼ਾ ਚਲਾ ਰਿਹਾ ਸਾਂ ਚੱਲ ਬਈ, ਬੰਤਿਆ ਛੇਤੀ ਕਰ, ਗੱਡੀ ਆਉਣ ਵਾਲੀ ਹੀ ਹੋਊ, ਇਹ ਗੱਡੀ ਘੱਟ ਈ ਕਦੀ ਲੇਟ ਹੁੰਦੀ ਹੈ, ਪਤਾ ਈ ਨਾ? ਪਤਾ ਕਿਉਂ ਨੀ ਹੋਊ ਤੈਨੂੰ? ਕਿੰਨੇ ਵਰ੍ਹੇ ਹੋ ਗਏ ਤੈਨੂੰ ਰਿਕਸ਼ਾ ਚਲਾਉਂਦੇ ਨੂੰ? ਕੀ ਪਤਾ ਕਿੰਨੇ ਵਰ੍ਹੇ ਐਨੀ ਠੰਢ ਵਿੱਚ ਤੈਨੂੰ ਵਰ੍ਹਿਆਂ ਦੀ ਪਈ ਹੋਈ ਹੈ ਕੌਣ ਹਿਸਾਬ ਰੱਖੇ ਹਾਂ, ਐਨਾ ਕੁ ਯਾਦ ਐ ਮੈਨੂੰ, ਉਦੋਂ ਹਾਲੇ ਮੇਰੀ ਮੁੱਛ ਵੀ ਨਹੀਂ ਸੀ ਫੁੱਟੀ। ਬੜੇ ਸਾਲ ਬੀਤ ਗਏ ਹੁਣ ਤਾਂ ਮੁੱਛ ਫੁੱਟੀ ਨੂੰ ਬੰਤਿਆ ਹੁਣ ਤਾਂ ਸੁੱਖ ਨਾਲ ਤਿੰਨ ਨਿਆਣੇ ਐਂ ਘਰ ਵਿੱਚ ਕਿੰਨੀ ਕਮਲੀ ਐ, ਸਾਡੀ ਤਾਰੋ ਵੀ, ਨਵਾਂ ਸਾਲ ਚੜ੍ਹਨ ਨੂੰ ਕੋਈ ਖ਼ਾਸ ਗੱਲ ਈ ਨਹੀਂ ਸਮਝਦੀ ਚੱਲ ਛੱਡ ਇਹ ਗੱਲਾਂ ਤੂੰ ਸਵਾਰੀ ਦੀ ਭਾਲ ਕਰ। ਕੋਈ ਲੋੜ ਨਹੀਂ, ਭਾਲ ਕਰਨ ਦੀ ਸਵਾਰੀ ਆਪੇ ਆਊਗੀ ਰਿਕਸ਼ੇ ਕੋਲ ਚੱਲ ਕੇ ਚੱਲੇਂਗਾ, ਕਟੜਾ ਮੋਤੀ ਰਾਮ ਬੈਠੋ, ਸਰਦਾਰ ਜੀ, ਕਿੰਨੇ ਪੈਸੇ? ਜੋ ਮਰਜ਼ੀ ਦੇ ਦੇਣਾ, ਨਹੀਂ, ਤੂੰ ਪਹਿਲਾਂ ਗੱਲ ਕਰ ਲੈ, ਬਾਅਦ ਵਿੱਚ ਝਗੜਾ ਹੀ ਪੈਂਦਾ ਹੈ। ਡੇੜ੍ਹ ਰੁਪਈਆ ਡੇੜ ਇੱਕ ਦੀ ਗੱਲ ਕਰ ਚਲੋ ਸਵਾ ਦੇ ਦਿਓ, ਨਹੀਂ, ਇੱਕ ਤੋਂ ਵੱਧ ਨਹੀਂ ਦੇਣਾ ਚਲੋ ਆਓ ਬੈਠੋ ਤੁਹਾਡੀ ਬੋਹਣੀ ਕਰਨੀ ਹੈ ਠੀਕ ਈ ਕਿਹਾ ਏ, ਬੰਤਿਆ, ਸਰਦਾਰ ਹੋਰਾਂ ਨੇ ਹੱਕ ਤਾਂ ਤੇਰਾ ਇੱਕ ਰੁਪਏ ਦਾ ਈ ਐ, ਪਰ ਕੀ ਕੀਤਾ ਜਾਏ ਮਹਿੰਗਾਈ ਨੇ ਤਾਂ ਲੱਕ ਈ ਤੋੜ ਛੱਡਿਆ ਜੋ ਮਰਜ਼ੀ ਐ ਕਮਾ ਲਓ, ਕੁਝ ਬਣਦਾ ਈ ਨਹੀਂ। ਚੱਲ, ਅਸੀਂ ਕਿਹੜਾ ਬਿਲਡਿੰਗਾਂ ਉਸਾਰਨੀਆਂ ਨੇ, ਡੰਗ ਸਰਦਾ ਜਾਏ ਤਾਂ ਬਹੁਤ ਐ ਪਰ ਰੋਣਾ ਏਸੇ ਗੱਲ ਦਾ ਹੈ ਕਿ ਡੰਗ ਹੀ ਨ੍ਹੀਂ ਸਰਦਾ ਚੰਡੀਗੜ੍ਹੋਂ ਆਏ ਹੋ ਸਰਦਾਰ ਜੀ, ਹਾਂ, ਨੌਕਰੀ ਕਰਦੇ ਹੋ ਓਥੇ? ਨਹੀਂ, ਨੌਕਰੀ ਲੱਭਣ ਜਾਂਦਾ ਵਾਂ।